ਪੰਜਾਬ ਦੇ ਨੌਜਵਾਨ ਅਤੇ ਜਵਾਨ ਕੁੜੀਆਂ ਹਨ, ਉਹਨਾ ਨੂੰ ਅਪਣਾਉਣਾ ਚਾਹੀਦਾ ਹੈ, ਉਹਨਾ ਨੂੰ ਸਾਰਿਆਂ ਨੂੰ ਇਹ ਜੀਵਨ ਵਿੱਚ ਕਰਨਾ ਚਾਹੀਦਾ ਹੈ, ਇਸ ਨਾਲ ਤੁਸੀਂ ਤੰਦ~ ਤੰਦਰੁਸਤ, ਰਿਸ਼ਟ-ਪੁਸ਼ਟ ਰਹੋਂਗੇ ਅਤੇ ਧੰਨਵਾਦ ਬਾਕੀ ਦੀਆਂ ਗੱਲ੍ਹਾਂ ਬਾਅਦ 'ਚ।

ਹਾਂਜੀ

ਵਧੀਆ ਵਧੀਆ, ਤੁਸੀਂ ਸੁਣਾਓ?

ਕੁਛ ਨੀ ਬੈਠੀ ਸੀ free ਬਸ TV ਦੇਖਦੇ ਸੀ। ਅੱਛਾ ਤੁਹਾਨੂੰ ਅਹ ਰਵਿੰਦਰਨਾਥ ਟੈਗੋਰ ਦੇ ਬਾਰੇ ਪਤਾ ਹੈ?

ਰਵਿੰਦਰਨਾਥ ਟੈਗੋਰ ਬਾਰੇ?

ਅੱਛਾ okay ਠੀਕ ਹੈ ਤੋ ਰਵਿੰਦਰਨਾਥ ਟੈਗੋਰ ਦਾ ਜਨਮ ਨਾ ਸੱਤ ਮਈ, ਹਾਂਜੀ ਉੱਨੀ ਸੌ ਉੱਨੀ ਮਤਲਬ ਅਠਾਰਾਂ ਸੌ ਉੱਨੀ ਨੂੰ ਹੋਇਆ ਸੀ, ਕਲਕੱਤਾ ਤੇ ਕੋਲਕੱਤਾ ਦੇ ਵਿੱਚ ਹੋਇਆ ਸੀ ਇਹਨਾਂ ਨੇ ਮਤਲਬ ਅਹ ਤੇ ਨਾ ਇਹਨਾਂ ਨੇ ਆਪਣੀ ਜਿਹੜੀ school ਦੀ ਪੜ੍ਹਾਈ ਸੀ ਸੇਂਟ ਜੇਵੀਅਰ school ਦੇ ਵਿੱਚੋਂ ਕਰੀ ਸੀ ਇਹਨਾਂ ਨੇ।

ਤੇ ਇਹਨਾਂ ਦਾ ਅਹ ਰਚਨਾਤਮਕ ਕਿਹੜੀ ਸੀ ਇਹਨਾਂ ਦੀ ਰਚਨਾਤਾਰੀ ਅੱਛਾ ਉਹਨਾਂ ਬਾਰੇ ਨਾ ਇਹਨਾਂ ਦੇ ਨਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਬਚਪਨ ਤੋਂ ਹੀ ਇਹਨਾਂ ਨੂੰ ਕਵਿਤਾ, ਛੰਦ, ਪ੍ਰਤਿਭਾ ਦਾ ਅਹਿਸਾਸ ਕਰਨ ਦਾ ਵੀ ਕਹਿ ਲਈਏ ਵੀ ਲੋਕਾਂ ਦੇ ਅਹਿਸਾਸ ਨੂੰ ਸਮਝਣ ਦਾ ਇੱਕ,

ਇਹਨਾਂ ਨੇ ਇੱਕ ਪਹਿਲੀ ਆਪਣੀ ਕਵਿਤਾ ਲਿਖੀ, ਹਾਂਜੀ ਮਤਲਬ ਉਦੋਂ ਇਹਨਾਂ ਦੀ ਕੁਛ ਜ਼ਿਆਦਾ ਹੈਨੀ ਸਿਰਫ਼ ਅੱਠ ਦੇ ਸੀ, ਤੇ ਉਸ ਤੋਂ ਬਾਅਦ ਇਹਨਾਂ ਨੇ ਛੋਲਾਂ ਸਾਲ ਦੀ ਉਮਰ ਵਿੱਚ ਕਹਿੰਦੇ ਇੱਕ ਲਘੂ ਕਥਾ ਲਿਖੀ ਸੀ ਇਹਨਾਂ ਨੇ,

Book ਦੇ ਵਿੱਚ ਇਹਨਾਂ ਦੀ ਆਪਣੀ ਇੱਕ ਜਿਹੜੀ book ਸੀ ਉਹਦੇ ਵਿੱਚ ਇਹਨਾਂ ਨੇ ਰਚਨਾ ਲਿਖੀ ਸੀ ਲਘੂ ਕ~

ਇਹਨਾਂ ਨੇ ਨਾ ਮਤਲਬ ਕਹਿ ਲਈਏ ਕਿ ਜਿਹੜਾ ਭਾਰਤੀ ਸੰਕੇਤਨ ਚੇਤਨਾ ਵਿੱਚ ਇਹਨਾਂ ਨੇ ਮਤਲਬ ਆਪਣਾ ਕਾਫ਼ੀ ਯੋਗਦਾਨ ਦਿੱਤਾ ਸੀ, ਇਹਨਾਂ

ਅਹ ਮਤਲਬ ਅਹ ਚੋਖੋਵਾਲੀ, ਕਨਿਕਾ, ਇਹਨਾਂ ਨੇ ਬਹੁਤ ਸਾਰੀਆਂ ਕਹਿੰਦੇ ਵੀ ਉਹ ਜਿਹੜੀਆਂ ਰਚਨਾਵਾਂ ਹੁੰਦੀਆਂ ਨੇ ਉਹ ਦਿੱਤੀਆਂ ਸੀ, ਦੇਸ ਵਿਦੇਸ਼ ਦੇ ਸਾਰੇ ਜਿਹੜੇ ਸਹਿਤ

ਉਹਨਾਂ ਦੇ ਅੰਦਰ ਜਿੰਨੇ ਵੀ ਸਾਰਾ ਕੁਛ ਸੀ ਉਹਨਾਂ ਨੇ

ਪਤਾ ਸੀ ਇੰਨੀ knowledge ਇਹਨਾਂ ਨੂੰ ਹੈ ਸੀ, ਕਿਹੜਾ ਤੁਸੀਂ ਪੁੱਛ ਰਹੇ ਸ਼ਾਂਤੀ ਨਿਕੇਤਨ ਦਾ।

ਨਹੀਂ ਨਹੀਂ ਸ਼ਾਂਤੀ ਨਿਕੇਤਨ ਦਾ ਹੀ ਮੈਂ ਦੱਸ ਰਹੀ ਹਾਂ, ਪਹਿਲਾਂ ਮੈਂ ਇਹਨਾਂ ਅਹ ਪਹਿਲਾਂ ਆਪਾਂ ਜਿਹੜੀ ਰਚਨਾ ਤੁਹਾਨੂੰ ਦੱਸੀ ਨਾ ਪਹਿਲਾਂ ਆਪਾਂ ਉਹਦੇ ਬਾਰੇ ਗੱਲ ਕਰੀ ਸੀ।

ਗੀਤਾਂਜ਼ਲੀ?

ਗੀਤਾਂਜ਼ਲੀ ਦੇ ਵਿੱਚ ਨਾ ਰਵਿੰਦਰਨਾਥ ਟੈਗੋਰ ਨੇ ਅਠਾਰਾਂ ਸੌ ਅਠਾਨਵੇਂ, ਅਠਾਰਾਂ ਸੌ ਅਠਾਨਵੇਂ ਈਸਵੀ ਵਿੱਚ ਜਿਹੜੀ ਭਾਰਤੀ magazine ਸੀ ਨਾ ਉਹਦੇ ਸੰਪਾਦਕ ਬਣੇ ਸੀ।

ਤੇ ਉਹਨਾਂ ਨੇ ਹਾਂਜੀ ਤੇ ਉਹਨਾਂ ਨੇ ਉੱਨੀ ਸੌ ਇੱਕ ਵਿੱਚ ਜਿਹੜੇ ਬੰਦਰ~ ਅਹ ਬੰਦ ਦ~ ਬੰਦ ਦਰਸ਼ਨ ਨੇ ਨਾ, ਅਹ ਇੱਕ ਕਵੀ ਸੀ, ਕਵੀ ਟੈਗੋਰ ਦੀ ਉਹਨਾਂ ਨੇ ਇੱਕ ਸੰਪਾਦਨਾ ਕੀਤੀ ਸੀ। ਜਿਹੜੀ book ਸੀ ਉਹਦੇ ਲਈ ਤੇ ਕਹਿੰਦੇ ਵੀ ਇਹਨਾਂ ਨੇ ਇਸੇ ਸਾਲ ਹੀ ਮਤਲਬ ਜਦੋਂ ਇਹਨਾਂ ਦਾ ਵਿਆਹ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਦਾ ਦੋ ਦੋ ਦੋ ਬੇਟੀਆਂ ਸੀ ਜਦੋਂ ਇਹਨਾਂ ਨੂੰ magazine ਦਾ ਸੰਪਾਦਕ ਬਣਾਇਆ ਗਿਆ ਸੀ ਨਾ ਉੱਨੀ ਸੌ ਇੱਕ

ਉਹਨਾਂ ਨੇ ਵਿਆਹ ਕੀਤਾ ਸੀ, ਟੈਗੋਰ ਦਾ ਕਹਿ ਦੇਈਏ ਇੱਕ ਸਾਹਿਤਿਕ ਜੀਵਨ ਜਿਵੇਂ ਅਦੁੱਤੀ ਹੈ, ਠੀਕ ਹੈ ਤੇ ਦੋ ਉੱਨੀ ਸੌ ਬਾਰਾਂ ਦੇ ਵਿੱਚ ਉਹਨਾਂ ਨੇ ਨਾ ਇੱਕ ਮਹਾਨ ਰਚਨਾ ਲਿਖੀ ਸੀ,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

ਇੰਡੀਆ ਦਾ international award ਹੈ ਉਹ ਵਾਲਾ ਇਹਨਾਂ ਨੇ ਅਹ ਹਾਂਜੀ ਕਲਕੱਤਾ university ਅਹ ~versity ਵਿੱਚੋਂ ਨਾ ਇਹਨਾਂ ਨੇ ਆਪਣੀ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

ਅਹ ਟੈਗੋਰ ਜੀ ਦੇ ਜ਼ਿਲਿਆ ਵਾਲਾ ਬਾਗ਼ 'ਚ ਕੀ ਹੈ? ਅਹ ਟੈਗੋਰ ਦਾ ਨਾ ਜ਼ਿਲਿਆ ਵਾਲਾ ਬਾਗ਼ ਦਾ ਚਲੋ ਆਪਾਂ ਨੂੰ ਹਨਾ ਪਤਾ ਹੈ ਉੱਥੇ ਵੀ ਕੀ ਕੀ ਹੋਇਆ,

ਤੇ ਜ਼ਿਲਿਆ ਵਾਲੇ ਬਾਗ਼ ਦੇ ਵੀ ਜਿਹੜੇ ਸਾਕੇ ਨੇ ਟੈਗੋਰ ਦੇ ਮਨ ਵਿੱਚ ਉਹਨਾਂ ਨੇ ਨਾ ਰਾਜ ਦੀ ਛਵੀ ਨੂੰ ਹਮੇਸ਼ਾ ਲਈ ਤਬਦੀਲ ਕਰ ਦਿੱਤਾ ਸੀ ਕਿ ਉਹਨਾਂ ਦੇ ਜਿਹੜੇ ਉੱਥੇ ਕਾਂਡ ਹੋਏ ਸੀ ਕਿਵੇਂ ਉੱਥੇ ਗੋਲੀਆਂ ਵਗ਼ੈਰਾ ਚੱਲੇ ਸੀ, ਮਤਲਬ ਉਹਨਾਂ ਦੇ ਮਨ ਵਿੱਚ ਇੱਕ ਉਹਨਾਂ ਦੀ ਤਸ਼ਵੀਰ ਛਪ ਗਈ ਸੀ ਫਿਰ ਓਦਾਂ ਹੀ

ਹਾਂਜੀ ਹਾਂਜੀ ਜੋ ਉੱਥੇ ਸਭ ਸਾਕੇ ਵਗ਼ੈਰਾ ਕਾਂਡ ਵਗ਼ੈਰਾ ਹੋਏ ਸੀ ਉਹ ਟੈਗੋਰ ਦੇ ਮਨ ਵਿੱਚ ਨਾ ਇੱਕ ਰਾਜ ਦੀ ਤਰ੍ਹਾਂ ਵੀ ਕਹਿੰਦੇ ਛਵੀ ਦੀ ਤਰ੍ਹਾਂ ਹਮੇਸ਼ਾ ਲਈ ਤਬਦੀਲ ਹੋ ਗਏ ਸੀ,

ਤੇ ਕਹਿੰਦੇ ਵੀ ਜਿਹੜੇ ਪੱਛਮੀ ਸਭਿਆ ਤੇ ਉਸਦੀ ਧਾਰਨਾ ਵਿੱਚ ਤਿੱਖੀ ਤਬਦੀਲੀ ਆਉਣ ਆਉਣੀ ਸ਼ੁਰੂ ਹੋ ਗਈ ਸੀ।

ਭਾਸ਼ਣ ਦਾ ਨਾਮ ਸੀ ਅਹ ਸਭੀਅਤ ਦਾ ਸੰਗਠ ਸਭਿਅਤਾ ਦਾ ਸੰਗਠ

ਫਿਰ ਉਹਨਾਂ ਦਾ ਜਦੋਂ ਆਖ਼ਰੀ ਜਨਮ ਦਿਨ ਸੀ ਨਾ ਜਦੋਂ ਉਹਨਾਂ ਦਾ ਹਾਂਜੀ ਤੇ ਅਖ਼ਬਾਰਾਂ ਤੇ? ਹਾਂਜੀ ਵੀ ਅਖ਼ਬ~ ਇਹਨਾਂ ਦੇ ਕਹਿਣ ਦਾ ਭਾਵ ਕਿ ਜਦੋਂ ਮਾਰਸ਼ਲ ਦੇ law ਦੇ law ਤੋਂ ਬਾਅਦ ਨਾ, ਪਾਬੰਦੀਆਂ ਲੱਗ ਗਈਆਂ ਸੀ ਜਦੋਂ ਇਹਨਾਂ ਨੇ ਭਾਸ਼ਣ ਦਿੱਤਾ ਸੀ ਨਾ,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

ਤੇ ਕਹਿੰਦੇ ਕਲਕੱਤਾ ਵਿੱਚ ਚਲੇ ਗਏ ਸੀ ਫਿਰ ਉੱਥੇ ਇਹਨਾਂ ਨੇ ਸਿਆਸਤੀ ਲੀਡਰਾਂ ਨਾਲ ਕਾਫ਼ੀ ਸੀ ਪਰ ਇਹਨਾਂ ਨੂੰ ਡਰ ਵੀ ਸੀ ਕਿ ਉੱਥੇ public ਜਲਸਾ ਸੀ ਨਾ ਉਹ ਜਿਹੜਾ ਇੱਕ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

ਫਿਰ ਉੱਥੇ ਇਹਨਾਂ ਨੇ ਨਾ ਪੰਜ ਤੋਂ ਦੋ ਦ~ ਦਰਦ ਏ ਦਮ ਦੀਆਂ ਜ਼ੇਲ੍ਹਾਂ ਦੀਆਂ ਕਹਿੰਦੇ ਇਹਨਾਂ ਨੇ ਕਵਿਤਾਵਾਂ ਲਿਖੀਆਂ ਸੀ ਫਿਰ ਉੱਥੇ ਹਾਂਜੀ ਠੀਕ ਹੈ ਟੈਗੋਰ ਤੇ

ਹਾਂਜੀ ਹਾਂਜੀ ਥੋੜ੍ਹਾ ਆਪਣਾ ਇਹ,

ਅਕਤੂਬਰ ਵਿੱਚ ਕਹਿੰਦੇ ਜਦੋਂ ਟੈਗੋਰ ਦੇ ਗੁਪਤ ਨਿਵਾਸ ਵਿੱਚ ਕਹਿੰਦੇ ਠਹਿਰੇ ਹੋਏ ਸੀ ਇਹਨਾਂ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

ਹਾਂਜੀ ਹਾਂਜੀ, ਇੱਕ ਇਹਨਾਂ ਨੇ ਜਨ ਗਨ ਮਨ ਤੇ ਦੂਜਾ ਮਾਤਰਮ ਇਹਨਾਂ ਨੇ ਖੁੱਦ ਹੀ ਅਹ ਮਤਲਬ ਇਹਨਾਂ ਨੇ ਲਿਖ ਕੇ ਦਿੱਤਾ ਸੀ, ਕਈ ਵਾਰ ਕਹਿੰਦੇ ਵੀ ਜਿਹੜੇ ਇਹਨਾਂ ਨੇ ਲਿਖੇ ਸੀ ਗੀਤ ਆਪਣੇ, ਕਿਸੇ ਨਾਲ ਮੰਨਜ਼ੂਰੀ ਨੀ ਮਿਲ ਰਹੀ ਸੀ ਵੀ ਕਿਸੇ ਨੇ, ਕੋਈ ਕੋਈ ਸਹਿਮਤ ਵੀ ਸੀ ਤੇ ਕੋਈ ਸਹਿਮਤ ਨਹੀਂ ਵੀ ਸੀ।

ਹਾਂਜੀ ਤੇ ਪਰ ਕਹਿੰਦੇ ਵੀ ਭਾਰਤ ਕਿਸੇ ਖ਼ਾਸ ਫ਼ਿਕੇ ਲੋਕਾਂ ਦਾ ਕਹਿੰਦੇ ਇਹਨਾਂ ਨੂੰ ਮਤਲਬ ਜ਼ਿਆਦਾ ਕੁਛ ਹੈ ਨੀ ਸੀ,

ਚੰਦਰ ਬੋਸ ਨੇ ਉਹਨਾਂ ਨੂੰ ਚਿੱਠੀ ਲਿਖੀ ਸੀ ਆਪਣੇ ਵਿਚਾਰਾਂ ਵਿੱਚ ਇਹਨੇ ਮਤਲਬ ਆਪਣੇ ਵਿਚਾਰ ਕਾਫ਼ੀ ਉਹਨਾਂ ਨੂੰ ਦੱਸੇ, ਵੀ ਏਦਾਂ ਕਰਕੇ ਮੈਂ ਅਹ ਵੀ ਮੈਂ ਸ਼ਾਨਦਾਰ ਇੱਕ ਗੀਤ ਲਿਖਿਆ ਆ ਬੰਦੇ ਮਾ~ ਵੀ ਉਹਨੂੰ ਇੱਕ ਹਾਂਜੀ ਆਪਣੇ ਇੰਡੀਆ ਦੇ ਵਿੱਚ ਉਹਨੂੰ ਇੱਕ ਨਾਮ ਦਿੱਤਾ ਜਾਵੇ।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 ਹਾਂਜੀ ਹਾਂਜੀ ਕਿਉਂਕਿ ਇਹਨਾਂ ਨੇ ਨਾ ਜਿਹੜੇ ਕਹਿ ਦੇਈਏ ਕਿ ਟੈਗੋਰ ਦੇ ਨਾ ਕੁਛ ਦੋ ਤੋਂ ਦੋ ਤੋਂ ਲੈ ਕੇ ਮਤਲਬ ਦੋ ਹਜ਼ਾਰ ਦੋ ਸੌ ਤੀਹ ਗੀਤਾਂ ਦੀ ਕੁਛ ਰਚਨਾ ਸੀ। ਹਾਂਜੀ ਹਾਂਜੀ ਜਿੱਥੇ ਕਹਿ ਦੇਈਏ ਕਿ ਰਵਿੰਦਰ ਨਾ~ ਅਹ ਕਿਵੇਂ ਕਹਿ ਰਹੇ ਹੋ? ਜੀ painting ਤੇ ਸੰਗੀਤ ਅਹ ਦੋਨੋਂ ਹੀ ਕਰਦੇ ਸੀ ਨਾ ਇਹ? ਹਾਂਜੀ ਬਿਲਕੁਲ ਕਿਉਂਕਿ ਇਹਨਾਂ ਨੂੰ painting ਦਾ ਵੀ ਬੜਾ ਸ਼ੌਂਕ ਸੀ। ਗੱਲ ਕਰ ਲਈਏ ਜਿਹੜੇ ਬੰਗਾਲੀ ਨੀ ਹੁੰਦੇ ਬੰਗਾਲੀ,

ਹਾਂਜੀ because ਇਹ ਬ~ ਕਹਿਣ ਦਾ ਭਾਵ ਇਹ ਬੰਗਾਲੀ writer ਹੀ ਸੀ ਇਹਨਾਂ ਨੂੰ ਜ਼ਿਆਦਾਤਰ ਨਾ ਆਪਾਂ ਬੰਗਾਲੀ writer ਵਜੋਂ ਜਾਣਦੇ ਹਾਂ।

ਤੇ ਇਹਨਾਂ ਦੇ ਅਹ ਅਖ਼ੀਰ ਸਮਾਂ ਕਿਹੜਾ ਸੀ ਇਹਨਾਂ ਦੇ ਕਿਹੋ ਜਿਹਾ ਸੀ ਜੀਵਨ ਦਾ ਅਖ਼ੀਰ ਸਮਾਂ? ਜੀਵਨ ਦਾ ਅਖ਼ੀਰ ਸਮਾਂ ਜਦੋਂ ਸੱਤ ਅਗਸਤ ਅਠਾਰਾਂ ਸੌ ਅਠਾਰਾਂ ਸੌ ਇਕਤਾਲੀ ਦੇ ਵਿੱਚ ਜਦੋਂ ਇਹਨਾਂ ਦੇ ਮਤਲਬ ਇਲਾਜ਼ ਚੱਲ ਰਿਹਾ ਸੀ ਇਹਨਾਂ ਨੂੰ ਨਾ

ਬਿਮਾਰੀ ਦਾ ਮੈਨੂੰ ਫਿਲਹਾਲ ਨਾਮ ਨੀ ਪਤਾ ਕੀ ਹੈ,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 ਫਿਰ ਜਦੋਂ ਇਲਾਜ਼ ਦੇ ਲਈ ਇਹਨਾਂ ਨੂੰ ਕਲਕੱਤਾ ਭੇਜਿਆ ਜਾ ਰਿਹਾ ਸੀ,

ਇਹਨਾਂ ਨੇ ਕਹਿੰਦੇ ਇੱਕ ਪੁਰਾਣਾ ਲੋਕ ਜਿਹੜਾ ਚਲਾ ਜਾਵੇਗਾ ਨਾ ਇੱਕ ਨਵਾਂ ਬਣਾ ਦਿੱਤਾ ਜਾਏਗਾ ਫਿਰ ਇਹ ਸੁਣ ਕੇ ਉਹਨਾਂ ਨੇ ਸੱਤ ਅਗਸਤ

ਅੱਛਾ ਤਾਂ ਉਹਨਾਂ ਦਾ ਸਮਾਨ ਸਨਮਾਨ ਸਨਮਾਨ ਜਿਹੜੀ ਆਪਾਂ ਪਹਿਲਾਂ ਗੀਤਾਂਜ਼ਲੀ ਬਾਰੇ ਨੀ ਗੱਲ ਕਰੀ,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

ਠੀਕ ਹੈ ਬਸ ਜੀ ਇੰਨਾ ਹੀ ਮੈਨੂੰ ਜਾਣਨਾ ਸੀ ਤੇ ਕੁਛ ਹੋਰ ਮੈਨੂੰ ਪੁੱਛਣਾ ਹੋਊ ਮੈਨ~ ਮੈਂ ਤੁਹਾਨੂੰ phone ਕਰ ਲਵਾਂਗੀ।

ਹਾਂ ਯੋਗਿਤਾ ਕੀ ਹਾਲ ਹੈ ਵਧੀਆ ਕੀ ਕਰ ਰਹੇ ਹੋ?

ਉਹ ਇੱਕ cousin ਬਿਮਾਰ ਹੋ ਗਿਆ ਸੀਗਾ ਯਾਰ, ਤਾਂ ਆਏ ਸੀਗੇ DMC hospital ਉਹ ਯਾਰ ਥੋੜ੍ਹਾ stomach infection ਹੋ ਗਈ ਸੀ ਉਹ ਵੱਧ ਗਈ ਤੇ ਹੁਣ ਉਹ stomach infection ਨੂੰ ਦਸ ਰਹੇ ਕਿ ਯਾਰ stomach ਤਾਂ ਜ਼ਿਆਦਾ infection ਹੋ ਗਈ ਹੈ ਤੇ admit ਵਗ਼ੈਰਾ ਕੀਤਾ ਹੋਇਆ DMC refer ਕੀਤਾ ਉਹਨਾਂ ਨੂੰ,

ਅੱਛਾ ਇਹ ਤਾਂ ਸਹੀ ਆ ਫਿਰ ਦੱਸੋ ਯਾਰ ਕੋਈ known ਹੈ ਤਾਂ। ਕਿਹੜੇ department 'ਚ ਇਸ 'ਚ department ਵੀ ਅਲੱਗ ਅਲੱਗ ਹੁੰਦੇ ਆ ਨਾ ਮੈਂ ਕਿਹਾ ਕਿਹੜੇ department ਵਿੱਚ ਹੋ ਤੁਸੀਂ? ਹਾਂਜੀ ਉਹੀ ਮਤਲਬ ਉੱਥੇ ਹੀ ਸੀਗੇ ਨਾ ਤੁਸੀਂ nurse ਸੀਗੇ ਅੱਛਾ ਅੱਛਾ ਫਿਰ ਤਾਂ ਹੋਊਗੀ ਤੁਹਾਡੀ known ਵਗ਼ੈਰਾ ਤੇ ਮੈਂ ਚੱਲ ਕੋਈ ਨੀ ਉਹ ਪੁੱਛ ਲਊਂ ਉਹਨਾਂ ਨੂੰ ਬਾਅਦ 'ਚ ਯਾਰ ਇੱਥੇ ਪਰ hospital ਦਾ ਹੈ ਹੀ ਬੜਾ ਬੁਰਾ ਹਾਲ ਹੈ। ਯਾਰ ਮਤਲਬ ਇਨ~ expensive ਬਹੁਤ ਹੈ। Facilities ਤਾਂ ਬਹੁਤ ਜ਼ਿਆਦਾ ਹੈ ਹੈਂ ਪੈਸੇ ਵੀ ਉਨੇ ਹੀ ਜ਼ਿਆਦਾ ਹੈ।

ਚੱਲ ਉਹ ਤਾਂ ਕੋਈ ਗੱਲ ਨੀ but ਇਹ ਹੈ ਕਿ ਇੱਥੇ ਯਾਰ ਮੈਂ ਆਇਆ ਸੀਗਾ ਇਹਨਾਂ ਨੇ ਆਉਂਦੇ ਹੀ ਪਹਿਲਾਂ kit ਦੇ ਦਿੱਤੀ ਪੰਜ ਹਜ਼ਾਰ ਦੀ, Kit 'ਚ ਹੈ ਕੁਛ ਵੀ ਨੀ ਸੀਗਾ kit 'ਚ ਉਹ ਹੁੰਦਾ ਜਿਵੇਂ toothbrush ਵਗ਼ੈਰਾ ਸੀਗੇ toothbrush ਸੀਗਾ paste ਸੀਗੀ ਹੋਰ ਦੋ ਚਾਰ ਚੀਜ਼ਾਂ ਸੀਗੀਆਂ ਸਾਬਣ ਵਗ਼ੈਰਾ ਪਤਾ ਨੀ ਕੀ ਕੀ ਸੀਗਾ ਉਹਦੇ 'ਚ ਹਮ ਤੇ ਮਤਲਬ ਦਿੰਦੇ ਆ ਨਾ ਤੇ ਫਿਰ ਕਹਿੰਦੇ ਫਿਰ ਹੁਣ ਸਾਨੂੰ ਮਤਲਬ ਉਹ ਮਤਲਬ ਕਹਿੰਦੇ ਆ ਬਾਹਰੋਂ ਵਗ਼ੈਰਾ ਖਾਣਾ ਵਗ਼ੈਰਾ ਵੀ ਨੀ ਦਿੰਦੇ ਨਾ ਕਿ ਹਾਂ ਕਿ ਯਾਰ ਬਾਹਰ ਦਾ ਖਾਣਾ ਵਗ਼ੈਰਾ ਨੀ ਦਿੰਦੇ ਜੋ ਵੀ ਉਹ ਮਤਲਬ ਖਾਣਾ ਵਗ਼ੈਰਾ ਆਊਗਾ ਉਹ ਮਤਲਬ hospital ਦੇ ਉਹਦਾ ਹੀ ਆਊਗਾ ਕੀ ਕਹਿੰਦੇ ਹੈ। ਉਹ ਤਾਂ ਚੱਲ ਠੀਕ ਹੈ ਬਾਕੀ ਯਾਰ ਮਿਲਣ ਦਾ ਬੜਾ ਪੰਗਾ ਹੈ ਕਿ ਸਾਨੂੰ ਮਿਲਣ ਨੀ ਦਿੰਦੇ normally ਜਿਵੇਂ ਮਿਲਦੇ ਆਂ ਨਾ ਆਪਾਂ ਕਿ ਮਤਲਬ ਉਹ ਦਿਨ ਇੱਕ ਦਿਨ 'ਚ ਇੱਕ ਅੱਧਾ ਘੰਟਾ ਹੀ ਦਿੰਦੇ ਆ ਕਿ ਹਾਂ ਵੀ ਯਾਰ ਤੁਹਾਨੂੰ ਇੱਕ ਜਾਂ ਡੇ~ ਅੱਧਾ ਘੰਟਾ ਹੀ ਆ, ਮਤਲਬ ਮਿਲਣ ਵਾਸਤੇ।

ਪਰ ਇਸ ਤੋਂ ਜ਼ਿਆਦਾ ਮੈਨੂੰ ਸਰਕਾਰੀ hospital ਵਧੀਆ ਲੱਗਦੇ ਆ।

ਨਹੀਂ facility ਤਾਂ ਮਿਲ ਰਹੀ ਹੈ but ਇਹ ਹੈ ਕਿ ਯਾਰ ਬੰਦੇ ਦੇ ਨਾਲ ਹੋਏ ਨਾ ਬੰਦਾ ਤੇ ਫਿਰ ਕੁਛ ਗੱਲ ਹੋਰ ਹੁੰਦੀ ਹੈ ਜਿਵੇਂ ਹੁਣ ਮੈਂ ਮੇਰੇ cousin ਦੇ ਨਾਲ ਹੋਊਂਗਾ ਗੱਲਾਂ ਗੁੱਲਾਂ ਕਰਦਾ ਰਹਾਂਗਾ, ਉਹਦਾ ਮਨ ਥੋੜ੍ਹਾ ਸਹੀ ਰਹਿੰਦਾ ਹੈ ਕਹਿੰਦੇ ਥੋੜ੍ਹਾ positive vibes ਆਦੀਆ ਤਾਂ ਸਹੀ ਵੀ ਆ ਨਾ ਯਾਰ ਪ~ patient ਦਾ ਮਨ ਵੀ ਤਾਂ ਠੀਕ ਰਹਿੰਦਾ ਕਿ ਹੁਣ ਜੇ ਮਿਲਣਗੇ ਹੀ ਨਹੀਂ ਤੇ ਫਿਰ,

ਅੱਛਾ ਤੁਸੀਂ ਫਿਰ ਛੱਡਿਆ ਕਿਉਂ ਸੀ ਇਹ ਕੰਮ ਏਦਾਂ।

Experience ਹੈ but ਛੱਡਿਆ ਛੱਡਿਆ ਤਾਂ ਹੀ ਸੀਗਾ ਤੁਸੀਂ ਹਾਂ ਤੁਹਾਡਾ ਮਨ ਨੀ ਲੱਗਿਆ ਫਿਰ। ਅੱਛਾ ਪਹਿਲੇ ਚਲੋ ਸਹੀ ਹੈ ਯਾਰ ਹੁੰਦਾ ਹੀ ਹੈ। ਨਹੀਂ ਚਲੋ ਸਹੀ ਆ, ਵੈਸੇ ਹੁਣ ਕੀ ਕਰ ਰਹੇ ਸੀਗੇ? ਤੇ ਮੈਂ ਸੁਣਿਆ ਤੁਸੀਂ ਉਹ government hospital 'ਚ ਕੰਮ ਕਰਨਾ start ਕੀਤਾ ਸੀਗਾ। ਅੱਛਾ ਅੱਛਾ ਹੁਣ ਕਿੱਥੇ ਸੋਚਿਆ ਹੋਇਆ ਹੈ joining ਕਰਨ ਦਾ? ਹਮ ਚਲੋ ਸਹੀ ਆ। Government hospital 'ਚ ਵੀ ਖੱਝਲ ਹੀ ਹੁੰਦਾ ਬੰਦਾ ਵੈਸੇ, ਬਸ ਇੱਕ ਗੱਲ ਆ ਉੱਥੇ ਸ~ ਫ਼ੀਸਾਂ ਬੜੀਆਂ ਸਸਤੀਆਂ ਜਿਵੇਂ ਜੇ ਇੱਕ doctor ਨੂੰ ਮਿਲਣਾ ਹੋਏ

ਉਹ ਤਾਂ ਹੈ but ਯਾਰ ਮੈਂ ਤਾਂ ਇਹ ਸੋਚ ਰਿਹਾਂ ਸਰਕਾਰੀ hospital 'ਚ fees ਵਗ਼ੈਰਾ ਵੀ ਘੱਟ ਹੈ ਥੋੜ੍ਹੀ ਅੱਜ ਕੱਲ੍ਹ ਨਾ ਸਰਕਾਰੀ hospital develop ਵੀ ਬਹੁਤ ਜ਼ਿਆਦਾ ਹੋਏ ਆ। ਜਿਵੇਂ ਮੈਂ last time ਗਿਆ ਸੀਗਾ ਤੇ ਉੱਥੇ ਪਹਿਲਾਂ ਤਾਂ line ਵਗ਼ੈਰਾ ਤਿੰਨ ਦੋ lines ਬਣੀਆਂ ਹੋਈਆਂ ਸੀ ਤੇ ਹਾਂ ਮੈਂ last time ਗਿਆ ਸੀਗਾ ਤੇ ਉੱਥੇ ਸੀਗਾ ਕਿ ਦੋ lines ਪਹਿਲਾਂ ਸਰਕਾਰੀ hospital ਹੀ ਸੀਗਾ ਬਾਅਦ 'ਚ ਚੰਡੀਗੜ੍ਹ ਲੈ ਕੇ ਆਇਆ ਸੀਗਾ, ਉੱਥੇ ਦੋ lines ਬਣੀਆਂ ਹੁੰਦੀਆਂ ਜਿਵੇਂ fees counter ਹੁੰਦਾ ਨਾ ਜਿੱਥੇ ticket ਵਗ਼ੈਰਾ ਕਟਵਾਉਂਦੇ ਹੈ ਕਿ ਹਾਂ ਵੀ ਮੈਂ ਪਠਾਨਕੋਟ ਦੇ ਹੀ ਗਿਆ ਸੀਗਾ civil hospital ਹਾਂ ਤੇ ਉੱਥੇ ਇਹ ਸੀਗਾ ਕਿ ਮੇਰਾ cousin ਚੱਲ ਉੱਥੇ admit ਸੀਗਾ ਤਾਂ ਉੱਥੇ ਇਹ ਦਸ ਰੁਪਏ ਲੈਂਦੇ ਹੈ ਪਰਚੀ test ਲਈ ਫਿਰ ਦਸ ਪੰਦਰਾਂ ਰੁਪਏ slip ਦਿੰਦੇ ਹੈ ਤੇ ਉਸ ਤੋਂ ਬਾਅਦ ਕਿਸੇ ਵੀ doctor ਨੂੰ ਤੁਸੀਂ ਮਿਲ ਸਕਦੇ ਹੋ।

ਹਾਂ ਤਾਂ ਕ~ cost ਵਗ਼ੈਰਾ ਉਹੀ ਤਾਂ ਦੱਸ ਰਿਹਾਂ ਨਾ cost ਬੜੀ low ਹੈ ਇਹਦੀਤੇ ਇਹ ਸੀਗਾ ਕਿ ਖਾਣਾ ਵਗ਼ੈਰਾ ਉੱਥੇ ਵੀ ਆਉਂਦਾ ਸੀਗਾ ਕਿ ਜਿਵੇਂ ਮਤਲਬ ਪਹਿਲਾਂ ਮੈਂ doctor ਨੂੰ ਮਿਲਾਂ doctor ਨੂੰ ਮਿਲੇ ਦਸ ਰੁਪਏ 'ਚ doctor ਨੂੰ ਮਿਲ ਸਕਦੇ ਸੀ ਆਪਾਂ ਕਿੰਨੇ ਮਰਜ਼ੀ ਵੱਡਾ doctor ਹੋਵੇ ਉਹਨੂੰ ਮਿਲ ਲੈਣਾ। ਫਿਰ ਉਹਨੇ ਤੁਹਾਨੂੰ test ਵਗ਼ੈਰਾ ਲਿਖ ਦੇਣੇ ਤੇ test ਵੀ ਇਹ ਸੀਗਾ ਤੁਸੀਂ government hospital 'ਚ ਵੀ test ਹੋ ਜਾਂਦੇ ਆ ਅੱਜ ਕੱਲ੍ਹ ਤੇ government hospital 'ਚ test ਵਗ਼ੈਰਾ ਹੋਏ ਸਾਡੇ ਤੇ ਮੇਰੀ ਤਾਂ medicine ਵੀ ਗੋ~ hospital 'ਚ ਮਿਲੀ ਸੀ ਪਹਿਲਾਂ ਹਾਂ ਉਹ ਤਾਂ ਹੈ but ਮੈਂ ਇਹ ਸੋਚ ਰਿਹਾ ਸੀਗਾ ਕਿ ਫਿਰ ਉਹਨਾਂ ਨੇ ਨਾ ਸਾਡਾ ਉਹਨਾਂ ਦੇ ਇਹ ਸੀਗਾ ਕਿ ਤੁਸੀਂ meal ਜਿੰਨਾ ਮਰਜ਼ੀ ਲੈ ਸਕਦੇ ਸੀਗੇ ਤੇ ਉਸ 'ਚ ਉਹ ਵੀ ਹੋ ਜਾਂਦਾ ਕਿ ਖਾਣਾ ਖਾਣਾ ਵਗ਼ੈਰਾ ਵੀ ਆਉਂਦਾ ਹਾਂ ਸਾਰਿਆਂ ਦੇ ਉੱਥੇ ਇਹ ਸੀਗਾ ਤੁਸੀਂ ਅਹ ਉਹ rooms ਵੀ ਲੈ ਸਕਦੇ ਹੋ ਤੁਸੀਂ ਅਲੱਗ room ਵੀ ਲੈ ਸਕਦੇ ਹੋਤੇ ਇਹ ਵੀ ਸੀਗਾ ਕਿ ਤੁਸੀਂ ਮਤਲਬ ਜੇ personal room ਲੈਣਾ ਚਾਹੁੰਦੇ ਹੋ personal room ਵੀ ਮਿਲ ਜਾਂਦਾ but ਇਹ ਕਿ ਥੋੜ੍ਹਾ fees ਵਗ਼ੈਰਾ charges high ਕਰ ਦਿੰਦੇ ਆ ਉਹ but ਵਧੀਆ ਸੀਗਾ ਯਾਰ ਸਹੀ ਮੇਰੇ ਹਿਸਾਬ ਨਾਲ ਤਾਂ ਸਹੀ ਸੀਗਾ ਇਹਨਾਂ ਨੇ ਬੋਲਿਆ ਸੀਗਾ ਕਿ ਸਾਡੇ ਕੋਲ ਇੰਨੀ ਮਤਲਬ ਤੁਸੀਂ ਲੱਗ ਰਿਹਾ ਸਾਨੂੰ ਤੇ ਉਹ ਹੋਊਗਾ ਕਿ ਮਤਲਬ ਕਈ ਵਾਰੀ ਹੋ ਜਾਂਦਾ ਨਾ ਕਿ government hospital ਲੈ ਜਾਓ ਤਾਂ ਜਵਾਬ ਦੇ ਦਿੰਦੇ ਆ ਕਿ ਤੁਸੀਂ higher hospital 'ਚ ਲੈ ਜਾਓ ਕਿ ਕਈ ਵਾਰੀ ਕਿਉਂਕਿ ਸਾਡੇ ਨਾ patient ਨੂੰ ਜ਼ਿਆਦਾ handle ਕਰ ਨੀ ਪਾਉਂਦੇ ਕਿਉਂਕਿ ਉਹਨਾਂ ਦਾ ਇਹ ਹੋ ਜਾਂਦਾ ਹੈ ਕਿ ਉਹਨਾਂ ਦੇ government hospital ਹੁਣ ਇੱਕ doctor ਹੈ ਇੱਕ doctor ਦੀ ਜਿੰਨੇ ਘੰਟੇ duty ਲੱਗੇਗੀ ਤੁਸੀਂ ਕੰਮ ਕਰੋ ਇੱਕ ਅਲੱਗ hospital ਲੈ ਜਾਓ ਇਹਨੂੰ private hospital ਲੈ ਜਾਓ ਤਾਂ ਮਤਲਬ ਇਹ ਸੀਗਾ medicine ਤਾਂ ਉਹੀ ਚੱਲਦੀ ਸੀ but ਕੋਈ ਕੋਈ ਸਲਾਹ ਦਿੰਦਾ ਸੀ but ਕੋਈ ਕੋਈ ਸਲਾਹ ਦਿੰਦਾ ਸੀਗਾ